ਮੇਰੇ ਸਾਹਮਣੇ ਕੁਛ ਵਿਅਕਤੀ ਪੂਜਾ ਕਰ ਰਹੇ ਹਨ।

ਸਾਹਮਣੇ ਦੋ ਮੂਰਤੀਆਂ ਬਣੀਆਂ ਹੋਈਆਂ ਫਰਸ਼ ਤੇ ਦਿਖਾਈ ਦੇ ਰਹੀਆਂ--

ਉੱਪਰ ਲਾਲ ਰੰਗ ਦੀ ਲੜੀ ਦਰਖਤ ਉੱਤੇ ਲੱਗੀ ਹੋਈ ਹੈ।

ਘਾ ਦੇ ਉਪਰ ਬੈਠਾ ਨਜ਼ਰ ਆ ਰਿਹਾ।

ਮੇਰੇ ਸਾਹਮਣੇ ਇੱਕ ਨਾਈ ਦੀ ਦੁਕਾਨ ਨਜ਼ਰ ਆ ਰਹੀ ਹੈ।

ਇਸ ਦੇ ਵਿੱਚ ਸਾਈਡ ਤੇ ਇੱਕ ਟਾਇਰ ਲੱਗਿਆ ਟੇਬਲ ਪਿਆ ਹੈ।

ਮੇਰੇ ਸਾਹਮਣੇ ਕੁਝ ਦਰਖਤ ਦਿਖਾਈ ਦੇ ਰਹੇ ਹਨ।

ਮੇਰੇ ਸਾਹਮਣੇ ਸ਼ੀਸ਼ੇ ਲੱਗੇ ਹੋਏ ਹਨ।

ਇਸ ਵਿੱਚ ਕੁਛ ਲੋਕ ਬੈਠੇ ਖਾ ਪੀ ਰਹੇ ਹਨ।

ਇਸ ਵਿੱਚ ਇਕ ਤਿਰੰਗਾਂ ਝੰਡਾ ਲੱਗਿਆ ਦਿਖਾਈ ਦੇ ਰਿਹਾ ਹੈ।

ਮੇਰੇ ਸਾਹਮਣੇ ਦੋ ਬੈਂਚ ਖੇਡ ਦੇ ਮੈਦਾਨ ਵਿੱਚ ਪਏ ਹਨ।

ਇੱਸ ਦੁਕਾਨ ਦੇ ਸਾਹਮਣੇ ਇੱਕ ਲੜਕਾ ਫੋਟੋ ਕਰ --